ਬੰਤਾ ਇਸ ਨਾਵਲ ਦਾ ਮੁੱਖ ਪਾਤਰ ਹੈ, ਉਸਦੀ ਉਮਰ ਤੀਹ ਪੈਂਤੀ ਸਾਲ ਦੀ ਹੈ। ਤਾਰੋ ਉਸਦੀ ਪਤਨੀ ਦਾ ਨਾਮ ਹੈ। ਅਤੇ ਉਸਦੇ ਤਿੰਨ ਬੱਚੇ ਹਨ। ਉਸ ਦੀਆਂ ਦੋ ਧੀਆਂ ਅਤੇ ਇੱਕ ਮੁੰਡਾ ਹੁੰਦਾ ਜਿਸਦਾ ਨਾਉਂ ਫੁੰਮਣ ਹੁੰਦਾ. ਅੰਮ੍ਰਿਤਸਰ ਵਿੱਚ ਉਹ ਰਿਕਸ਼ੇ ਚਲਾਉਣ ਦਾ ਕੰਮ ਕਰਦਾ ਹੈ। ਉਸਦਾ ਬਾਪ ਗਰੀਬ ਖੇਤ ਮਜ਼ਦੂਰ ਸੀ ਜੋ ਬੰਤੇ ਦੇ ਸਿਰ ਕਰਜ਼ਾ ਛੱਡ ਕੇ ਮਰਿਆ ਸੀ। ਬੰਤਾ ਹਰ ਰੋਜ਼ ਵਾਂਗ ਅੱਜ ਸਵੇਰੇ ਪੰਜ ਵਜੇ ਉੱਠਿਆ। ਉਸਨੇ ਹਰ ਰੋਜ਼ ਸਵੇਰੇ ਛੇ ਵਜੇ ਸਟੇਸ਼ਨ ਤੇ ਪਹੁੰਚ ਕੇ ਕਾਲਕਾ ਮੇਲ ਤੋਂ ਉੱਤਰਨ ਵਾਲੀਆਂ ਸਵਾਰੀਆਂ ਚੁੱਕਣੀਆਂ ਹੁੰਦੀਆਂ ਸਨ। ਪਿਛਲੇ ਦੋ ਹਫਤਿਆਂ ਤੋਂ ਬੜੀ ਸਖਤ ਠੰਢ ਪੈ ਰਹੀ ਸੀ। ਕਈਆਂ ਦਿਨਾਂ ਤੋਂ ਧੁੰਦ ਕਾਰਨ ਸੂਰਜ ਵੀ ਨਹੀਂ ਸੀ ਦਿਖਾਈ ਦਿੱਤਾ, ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਉੱਠ ਕੇ ਚਾਹ ਬਣਾਏ। ਕਿਉਂਕਿ ਉਹ ਵੀ ਅੱਜ ਵੱਡੇ ਲੋਕਾਂ ਵਾਂਗ ਬਿਸਤਰੇ ਛੱਡਣ ਤੋਂ ਪਹਿਲਾਂ bed tea ਪੀਣਾ ਚਾਹੁੰਦਾ ਹੈ। ਉਸਨੇ ਆਪਣੀ ਪਤਨੀ ਨੂੰ ਦੱਸਿਆ ਕਿ ਅੱਜ ਨਵਾਂ ਸਾਲ ਚੜ੍ਹਿਆ ਹੈ। ਇਸ ਪਿੱਛੋਂ ਉਹ ਚਾਹ ਪੀਤੇ ਬਿਨਾ ਹੀ ਠੰਡ ਵਿੱਚ ਕੰਬਦਾ ਅਤੇ ਤੇਜ਼ੀ ਨਾਲ ਰਿਕਸ਼ਾ ਚਲਾਉਂਦਾ ਹੋਇਆ ਸਟੇਸ਼ਨ ਵੱਲ ਨੂੰ ਚੱਲ ਪਿਆ। ਬੰਤੇ ਨੂੰ ਯਾਦ ਆਉਂਦਾ ਹੈ ਕਿ ਉਸਨੇ ਉਸ ਸਮੇਂ ਰਿਕਸ਼ਾ ਚਲਾਉਣਾ ਆਰੰਭ ਕੀਤਾ ਸੀ ਜਦੋਂ ਅਜੇ ਉਸਦੀ ਮੁੱਛ ਵੀ ਨਹੀਂ ਸੀ ਫੁੱਟੀ। ਹੁਣ ਤਾ ਉਸਦੇ ਤਿੰਨ ਬੱਚੇ ਵੀ ਹੋ ਚੁੱਕੇ ਸਨ। ਪਹਿਲਾ ਮੁੰਡਾ ਸੀ ਅਤੇ ਫੇਰ ਦੋ ਕੁੜੀਆਂ।

ਬੰਤੇ ਨੇ ਉਸ ਤੋਂ ਡੇਢ ਰੁਪਇਆ ਮੰਗਿਆ ਪਰ ਉਹ ਇੱਕ ਰੁਪਇਆ ਦੇਣ ਲਈ ਤਿਆਰ ਹੋਇਆ। ਬੰਤੇ ਨੇ ਉਸਨੂੰ ਬਿਠਾ ਲਿਆ ਅਤੇ ਮਹਿੰਗਾਈ ਬਾਰੇ ਸੋਚਣ ਲੱਗਾ।

ਉਸਨੂੰ ਦੋ ਢਾਈ ਸੌ ਰੁਪਏ ਮਾਂਹਵਾਰ ਦੀ ਨੌਕਰੀ ਮਿਲਣ ਦੀ ਆਸ ਸੀ। ਬੰਤੇ ਨੇ ਦੇਖਿਆ ਕਿ ਉਸ ਕੋਲ ਕੰਬਲ ਵੀ ਨਹੀਂ ਸੀ ਅਤੇ ਉਹ ਕੋਟ ਦੇ ਕਾਲਰਾਂ ਨਾਲ ਹੀ ਠੰਢ ਤੋਂ ਬਚਾਉਣ ਦਾ ਯਤਨ ਕਰਦਾ ਸੀ।

ਪਰ ਉਸਨੇ ਆਪਣੇ ਸਾਹਬ ਦੀ ਘਰਵਾਲੀ ਦੇ ਕਹਿਣ ਅਨੁਸਾਰ ਕੱਪੜੇ ਨਾ ਧੋਤੇ। ਤਾਂ ਸਾਹਬ ਬਹੁਤ ਗੁੱਸੇ ਹੋਇਆ। ਇਸ ਤੋਂ ਪਿੱਛੋਂ ਉਹ ਕਦੇ ਵੀ ਦਫਤਰ ਨਾ ਗਿਆ।

ਉਹ ਚੌਥੀ ਪਾਸ ਅਖਵਾਉਣ ਨਾਲੋਂ ਪੰਜਵੀਂ ਫੇਲ੍ਹ ਅਖਵਾਉਣਾ ਚੰਗਾ ਸਮਝਦਾ ਸੀ। ਸਰਦਾਰ ਨੂੰ ਟਿਕਾਣੇ ਉਤਾਰਨ ਮਗਰੋਂ ਬੰਤਾ ਤਾਰੋ ਬਾਰੇ ਸੋਚਦਾ ਹੈ ਜਿਸਨੇ ਉਸਨੂੰ ਸਵੇਰੇ ਚਾਹ ਵੀ ਨਹੀਂ ਸੀ ਪਿਲਾਈ।

ਉਸਨੂੰ ਯਾਦ ਆਉਂਦਾ ਹੈ ਕਿ ਉਦੋਂ ਉਸਦੀ ਵੀ ਕੋਈ ਟੌਰ ਘੱਟ ਨਹੀਂ ਸੀ ਹੁੰਦੀ। ਜਦੋਂ ਉਹ ਸਹੁਰੇ ਜਾਂਦਾ ਹੋਇਆ ਆਪਣੇ ਹੱਥ ਵਿੱਚ ਪੰਜਾਬੀ ਦੀ ਅਖਬਾਰ ਲੈ ਜਾਂਦਾ ਸੀ ਅਤੇ ਸਾਰੇ ਉਸਦੇ ਹੱਥ ਵਿੱਚ ਅਖਬਾਰ ਦੇਖ ਕੇ ਹੈਰਾਨ ਹੁੰਦੇ ਸਨ। ਉਸਨੂੰ ਯਾਦ ਆਇਆ ਕਿ ਕਿਵੇਂ ਉਸਨੇ ਆਪਣੀ ਛੋਟੀ ਸ਼ਾਲੀ ਨੂੰ ਬੜੀ ਤੇਜ਼ੀ ਨਾਲ ਅਖਬਾਰ ਪੜ੍ਹ ਕੇ ਸੁਣਾਈ ਸੀ ਤਾਂ ਫਿਰ ਉਸਨੇ ਚਾਈਂ ਚਾਈਂ ਉਸਨੂੰ ਸੁਆਦੀ ਚਾਹ ਪਿਲਾਈ ਸੀ। ਫੇਰ ਉਹ ਇੱਕ ਖੋਖੇ ਵਿੱਚ ਬੈਠ ਕੇ ਚਾਹ ਪੀਣ ਬਾਰੇ ਸੋਚਦਾ ਹੈ। ਕਿ ਉਸਨੂੰ ਦਰਬਾਰ ਸਾਹਿਬ ਜਾਣ ਵਾਲੀਆਂ ਦੋ ਸਵਾਰੀਆਂ ਮਿਲ ਜਾਂਦੀਆਂ ਹਨ। ਬੰਤਾ ਉਹਨਾ ਪਾਸੋਂ ਬਾਰਾਂ ਆਨੇ ਮੰਗਦਾ ਹੈ। ਪਰ ਉਹ ਅੱਠ ਆਨੇ ਦੇਣ ਕਰਕੇ ਉਸਦੇ ਰਿਕਸ਼ੇ ਉੱਤੇ ਬੈਠ ਜਾਂਦੀਆਂ ਹਨ। ਸਵਾਰੀਆਂ ਬਹੁਤ ਭਾਰੀਆਂ ਸਨ ਅਤੇ ਬੰਤੇ ਦਾ ਬਹੁਤ ਜ਼ੋਰ ਲੱਗ ਰਿਹਾ ਸੀ। ਬੰਤਾ ਉਹਨਾ ਨੂੰ ਖਾਂਦੇ ਪੀਂਦੇ ਲੋਕਲ ਸਮਝਦਾ ਹੈ। ਜੋ ਕਿ ਆਪਣੀ ਆਦਤ ਅਨੁਸਾਰ

ਫੇਰ ਉਹ ਅਮਰੀਕਾ ਦੇ ਇਸਤਰੀ ਮਰਦਾਂ ਦੀ ਖੁਸ਼ਹਾਲੀ ਤੋਂ ਆਪਣੇ ਦੇਸ਼ ਦੀ ਕੁਰੀਤੀ ਬਾਰੇ ਗੱਲਾਂ ਕਰਦੇ ਹਨ। ਪਤੀ ਦੱਸਦਾ ਹੈ ਕਿ ਆਪਣੇ ਦੇਸ਼ ਦੇ ਲੋਕ ਵੀ ਉਦੋਂ ਮਨਮਰਜ਼ੀ ਦਾ ਖਾਣ ਬਣਾਉਣਗੇ ਜਦੋਂ ਗਰੀਬੀ ਹਟਾਉਣ ਦਾ ਪ੍ਰੋਗਰਾਮ ਸਿਰੇ ਚੜ੍ਹ ਗਿਆ। ਪਤਨੀ ਕਹਿੰਦੀ ਹੈ ਕਿ ਜੇਕਰ ਕੋਈ ਗਰੀਬ ਹੀ ਨਹੀਂ ਰਹੇਗਾ ਤਾਂ ਕੰਮ ਕਿਵੇਂ ਕਰੇਗਾ। ਉਹਨਾ ਦੀਆਂ ਗੱਲਾਂ ਸੁਣਕੇ ਬੰਤਾ ਵੀ ਭਵਿੱਖ ਵਿੱਚ ਆਉਣ ਵਾਲੀ ਖੁਸ਼ਹਾਲੀ ਬਾਰੇ ਸੋਚਦਾ ਹੈ। ਫਿਰ ਉਹ ਤਾਰੋ ਦੀ ਨਿੱਘਰ ਰਹੀ ਸਿਹਤ ਬਾਰੇ ਸੋਚਦਾ ਹੈ। ਫੇਰ ਉਹ ਸੋਚਦਾ ਹੈ ਕਿ ਔਖੀ ਘੜੀ ਲੰਘ ਗਈ ਹੈ। ਥੋੜ੍ਹੇ ਦਿਨਾਂ ਦੀ ਹੀ ਗੱਲ ਹੈ ਉਹ ਜਲਦੀ ਅਮੀਰ ਹੋ ਜਾਵੇਗਾ। ਐਨੇ ਨੂੰ ਸਵਾਰੀਆਂ ਉੱਤਰ ਕੇ ਅੱਠ ਆਨੇ ਉਸਦੇ ਹਵਾਲੇ ਕਰਦੀਆਂ ਹਨ। ਇਸ ਪ੍ਰਕਾਰ ਨਵੇਂ ਸਾਲ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬੰਤਾ ਡੇਢ ਰੁਪਇਆ ਕਮਾ ਲੈਂਦਾ ਹੈ।

ਉਹ ਪਰਸੋਂ ਬੱਸਾਂ ਦੇ ਅੱਡੇ ਤੋਂ ਉਸਦੇ ਰਿਕਸ਼ੇ ਵਿੱਚ ਬੈਠ ਕੇ ਇਸ ਗਲੀ ਵਿੱਚ ਆਈ ਸੀ। ਉਦੋਂ ਉਸਦੇ ਕੋਲ ਕੱਪੜੇ ਵਿੱਚ ਲਪੇਟੀ ਹੋਈ ਸਿਤਾਰ ਸੀ। ਕੁੜੀ ਸੋਹਣੀ ਸੀ। ਜਦੋਂ ਕੋਈ ਸੋਹਣੀ ਕੁੜੀ ਉਸਦੇ ਰਿਕਸ਼ੇ ਵਿੱਚ ਬੈਠਦੀ ਸੀ। ਤਾਂ ਬੰਤੇ ਦਾ ਦਿਲ ਕਰਦਾ ਸੀ ਕਿ ਰਸਤਾ ਮੁੱਕੇ ਹੀ ਨਾ। ਪਰ ਰਸਤਾ ਛੇਤੀ ਮੁੱਕ ਜਾਂਦਾ ਸੀ। ਫਿਰ ਬੰਤਾ ਸੋਚਦਾ ਹੈ ਕਿ ਉਸਨੂੰ ਅਜਿਹੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ। but ਉਹ ਸੋਚਦਾ ਹੈ ਕਿ ਉਹ ਕਿਸੇ ਨੂੰ ਬੁਰਾ ਨਹੀਂ ਕਹੇਗਾ। ਇਸ ਕਰਕੇ ਇਹ ਕੋਈ ਮਾੜ੍ਹੀ ਗੱਲ ਨਹੀਂ। ਹੁਣ ਬੰਤੇ ਨੂੰ ਇੱਕ ਦਿਨ ਦੀ ਘਟਨਾ ਯਾਦ ਆ ਜਾਂਦੀ ਹੈ। ਦੋ ਕੁੜੀਆਂ ਨੇ ਹਰ ਰੋਜ਼ ਸਕੂਲ ਜਾਣ ਲਈ ਉਸ ਨਾਲ ਮਹੀਨਾ ਕੀਤਾ ਹੋਇਆ ਸੀ। ਇੱਕ ਦਿਨ

ਰਿਕਸ਼ਾ ਰੋਕ ਕੇ ਉਹਨਾ ਨੂੰ ਫੜ੍ਹਨਾ ਚਾਹਿਆ। ਉਹਨਾ ਵਿੱਚੋਂ ਇੱਕ ਤਾਂ ਸਾਈਕਲ ਤੇਜ਼ ਚਲਾ ਕੇ ਨਿਕਲ ਗਿਆ ਅਤੇ ਦੂਜਾ ਉਸਦੀ ਧੌਣ ਵਿੱਚ ਮੁੱਕਾ ਮਾਰ ਕੇ ਖਿਸਕ ਗਿਆ। ਬੰਤੇ ਨੇ ਉਸਨੂੰ ਦੌੜ ਕੇ ਫੜਨਾ ਚਾਹਿਆ। ਪਰ ਇੱਕ ਕੁੜੀ ਨੇ ਉਸਨੂੰ ਕਿਹਾ ਤੈਨੂੰ ਕਿਹਨੇ ਕਿਹਾ ਸੀ ਰਿਕਸ਼ਾ ਰੋਕਣ ਲਈ। ਕੁੜੀਆਂ ਨੇ ਬੁਰਾ ਮਨਾਇਆ ਅਤੇ ਕਿਹਾ ਕਿ ਉਹ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਤਮਾਸ਼ਾ ਦਿਖਾਂ ਰਿਹਾ ਹੈ। ਉਹਨਾ ਕਿਹਾ ਕਿ ਉਹ ਰਿਕਸ਼ਾਂ ਬਦਲ ਲੈਣਗੀਆਂ, ਬੰਤਾ ਚੁੱਪ ਕਰਕੇ ਫਿਰ ਰਿਕਸ਼ਾ ਚਲਾਉਣ ਲੱਗ ਪਿਆ। ਉਹ ਸੋਚਣ ਲੱਗਾ ਕਿ ਉਸਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਹ ਐਵੇਂ ਮਹੀਨਾ ਹੱਥੋਂ ਗਵਾਉਣ ਲੱਗਾ ਸੀ। ਫੇਰ ਉਸਨੇ ਝਕਦਿਆਂ ਝਕਦਿਆਂ ਰਿਕਸ਼ੇ ਵਿੱਚ ਬੈਠੀ ਕੁੜੀ ਨੂੰ ਪੁੱਛ ਹੀ ਲਿਆਂ। ਕਿ ਉਹ ਪਰਸੋਂ ਵੀ ਉਸਦੇ ਰਿਕਸ਼ੇ ਵਿੱਚ ਬੈਠੀ ਸੀ ਅਤੇ ਉਸਦੇ ਹੱਥ ਵਿੱਚ ਸਿਤਾਰ ਸੀ। ਕੁੜੀ ਨੇ ਉੱਤਰ ਦਿੱਤਾ ਕਿ ਉਸ ਕੋਲ ਤਾਨਪੁਰੀਆ, ਤਾਨਪੁਰਾ ਸੀ। ਅੱਡੇ ਵਿੱਚ ਉੱਤਰ ਕੇ ਉਸਨੇ ਬੰਤੇ ਵੱਲ ਪੰਜਾਹ ਦਾ ਨੋਟ ਵਧਾਇਆ ਪਰ ਬੰਤੇ ਕੋਲ ਭਾਨ ਹੋ ਕਰਕੇ ਉਹ ਅਖਬਾਰਾਂ, ਰਸਾਲਿਆਂ ਵਾਲੀ ਦੁਕਾਨ ਵੱਲ ਨੂੰ ਹੋ ਗਈ। ਅਜੇ ਉਹ ਬਹੁਤ ਦੂਰ ਨਹੀਂ ਸੀ ਗਈ ਕਿ ਇੱਕ ਕੁੜੀ ਨੇ ਉਸਨੂੰ ਬਾਹੋਂ ਆ ਫੜਿਆ। ਪਹਿਲੀ ਕੁੜੀ ਨੇ ਦੂਜੀ ਨੂੰ ਉਸਦੇ ਵਿਆਹ ਦੀ ਮੁਬਾਰਕਬਾਦ ਦਿੱਤੀ ਅਤੇ ਉਸਨੂੰ ਦੱਸਿਆ ਕਿ ਅੱਜ ਸ਼ਾਮ ਨੂੰ ਜਲੰਧਰ ਰੇਡੀਉ ਸਟੇਸ਼ਨ ਤੇ ਉਸਦਾ ਪ੍ਰੋਗਰਾਮ ਹੈ। ਇਸ ਪਿੱਛੋਂ ਬੰਤਾ ਪੈਸੇ ਲੈ ਕੇ ਆਪਣੇ ਰਾਹ ਤੁਰ ਪਿਆ। ਹੁਣ ਉਸਨੂੰ ਫੇਰ ਚਾਹ ਪੀਣ ਦੀ ਖਿਆਲ ਆਉਣ ਲੱਗਾ ਅਤੇ ਉਹ ਸੋਚਣ ਲੱਗਾ ਕਿ ਅੱਜ ਉਸਨੇ ਹਰ ਰੋਜ਼ ਵਾਂਗ ਚਾਹ ਅਤੇ ਉਸਦੇ ਨਾਲ ਰਾਤ ਦੀ ਬਚਾ ਕੇ ਰੱਖੀ ਰੋਟੀ ਵੀ ਨਹੀਂ ਖਾਧੀ। ਹੁਣ ਨਵਾਂ ਸਾਲ ਚੜ੍ਹਨ ਕਰਕੇ ਖਾਣ ਪੀਣ ਵਿੱਚ ਕੁੱਛ ਫਰਕ ਚਾਹੁੰਦਾ ਹੈ। ਉਸਨੂੰ ਖਿਆਲ ਆਇਆ ਕਿ ਕਿਵੇਂ ਨਵੇਂ ਸਾਲ ਦੇ ਚੜ੍ਹਨ ਵਾਲੇ ਉਸਨੂੰ ਕੱਲ੍ਹ ਰਾਤੀ ਉਹਨਾ ਸਵਾਰੀਆਂ ਤੋਂ ਪਤਾ ਲੱਗਾ ਸੀ ਜੋ ਕਲੱਬ ਵਿੱਚ ਝੂੰਮਦੀਆਂ ਝਾਂਮਦੀਆਂ ਨਿਕਲੀਆਂ ਸਨ ਅਤੇ ਉਸਦੇ ਰਿਕਸ਼ੇ ਵਿੱਚ ਬੈਠ ਗਈਆਂ ਸਨ। ਉਹ ਜੂਆ ਖੇਡ ਕੇ ਅਤੇ ਰੱਜ ਕੇ ਸ਼ਰਾਬ ਪੀ ਕੇ ਆਏ ਸਨ। ਦੋਵੇਂ ਸਵਾਰੀਆਂ ਅਗਲੇ ਦਿਨ ਨਵੇਂ ਚੜ੍ਹਨ ਵਾਲੇ ਸਾਲ ਦੇ ਪ੍ਰੋਗਰਾਮ ਬਾਰੇ ਗੱਲਾਂ ਕਰਦੀਆਂ ਹਨ। ਉਸਨੂੰ ਇੱਕ ਰੁਪਇਆ ਦੇ ਕੇ ਉੱਤਰ ਗਈਆਂ ਸਨ। ਇਹਨਾ ਗੱਲਾਂ ਨੂੰ ਸੋਚਣ ਵਿੱਚ ਬੰਤਾ ਇੱਕ ਹੋਟਲ ਤੇ ਬੈਠ ਕੇ ਅੱਧ ਅੱਧ ਅੱਧ-ਪਾਅ ਦੁੱਧ ਦੀ ਚਾਹ ਪੀਂਦਾ ਹੈ । ਅਤੇ ਨਾਲ ਦੋ ਕੇਕ ਖਾਂਦਾ ਹੈ। ਬੰਤਾ ਅਤੇ ਵਾਲਾ ਦੁੱਧ ਬਾਰੇ ਅਤੇ ਫਿਰ ਨਵੇਂ ਸਾਲ ਬਾਰੇ ਗੱਲਾਂ ਕਰਦੇ ਹਨ। ਬੰਤਾ ਚੁੱਪ ਕਰ ਜਾਂਦਾ ਹੈ ਅਤੇ ਫਿਰ ਸੋਚਦਾ ਹੈ ਕਿ ਉਹ ਬਹੁਤ ਖੁਸ਼ਕਿਸਮਤ ਹੈ ਜੋ ਕਿ ਬੰਦੇ ਦੀ ਜੂਨ ਭੋਗ ਰਿਹਾ ਹੈ। ਫਿਰ ਬੰਤਾ ਉਸ ਪਾਸੋਂ ਇੱਕ ਸਿਗਰਟਾਂ ਦੀ ਇੱਕ ਡੱਬੀ ਲੈਂਦਾ ਹੈ ਅਤੇ ਨਾਲ ਅਖਬਾਰ ਲੈ ਕੇ ਪੜ੍ਹਦਾ ਹੈ। ਬੰਤਾ ਹੋਟਲ ਵਾਲੇ ਨੂੰ ਅਖ਼ਬਾਰ ਦੀਆਂ ਗਰਮ ਗਰਮ ਖਬਰਾਂ ਪੜ੍ਹ ਕੇ ਸੁਣਾਉਂਦਾ ਹੈ। ਜਿੰਨਾ ਵਿੱਚੋਂ ਇੱਕ ਅਖਬਾਰ ਵਾਲਿਆ ਵੱਲੌੋ ਨਵੇਂ ਸਾਲ ਦੀ ਵਧਾਈ ਸੀ। ਦੂਜੀ ਚੋਰੀ ਵਿਲਾਇਤ ਜਾ ਰਹੇ ਭਾਰਤੀਆਂ ਦੇ ਡੁੱਬਣ ਦੀ ਸੀ। ਤੀਸਰੀ ਵਿਦਿਆਰਥੀ ਦੇ ਹੰਗਾਮੇ, ਚੌਥੀ ਇਦਰਾ ਗਾਂਧੀ ਦੇ ਭਾਰਤ ਪਾਕਿਸਤਾਨ ਸੰਬੰਧਾਂ ਦੀ,

ਮਿੱਟੀ ਦੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ ਸੀ। ਇਸ ਪਿੱਛੋਂ ਬੰਤਾ ਉੱਥੋ ਉੱਠ ਕੇ ਰਿਕਸ਼ੇ ਦੀ ਪਿਛਲੀ ਸੀਟ ਉੱਪਰ ਬੈਠ ਕੇ ਸਿਗਰਟ ਪੀਣ ਦਾ ਫੈਸਲਾ ਕਰਦਾ ਹੈ। ਉਹ ਦੱਸਦਾ ਹੈ ਕਿ ਕਈ ਲੋਕ ਰਿਕਸ਼ੇ ਦੀ ਪਿਛ਼ਲੀ ਸੀਟ ਨੂੰ ਘਰ ਦਾ ਕਮਰਾ ਹੀ ਸਮਝ ਲੈਂਦੇ ਹਨ।

ਇਸ ਕਰਕੇ ਥੋੜ੍ਹੇ ਤੱਕ ਲਾਉਂਦਾ ਨਹੀਂ ਸਿਗਰਟਾਂ ਦੀ ਅੱਧੀ ਡੱਬੀ ਫੂਕ ਕੇ ਬੰਤਾ ਉੱਠਣ ਦਾ ਫੈਸਲਾ ਕਰਦਾ ਹੈ। ਪਰ ਉਹ ਫਿਰ ਸੋਚਣ ਲੱਗ ਪੈਂਦਾ ਹੈ। ਸਤਿ ਸ੍ਰੀ ਅਕਾਲ ਜੀ ਮੈਂ ਕੁਲਵਿੰਦਰ ਜਿਲ੍ਹਾ ਮਾਨਸਾ ਤੋਂ ਮੇਰਾ ਜਿਹੜਾ ਅੱਜ ਦਾ ਵਿਸ਼ਾ ਹੈ ਇਹ ਪੰਜਾਬ ਦੀਆਂ ਲੋਕ ਖੇਡਾਂ ਹਨ। ਖੇਡਣਾ ਮਨੁੱਖ ਦੀ ਮੂ਼ਲ ਪ੍ਰਾਕ੍ਰਤੀ ਹੈ, ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਤੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੋਇਆ ਹੈ। ਆਪਣੇ ਗੁੱਸੇ, ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਇੱਕ ਸਿਹਤ ਕਰਮ ਹੈ ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸਰੋਤ ਹਨ ਬੱਚੇ ਦੇ ਜਨਮ ਅਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ

ਸਰੀਰਕ ਕੱਦ ਕੁੱਦ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਬਲਕਿ ਇਹ ਲੋਕਾਂ ਦੇ ਮਨੋਰੰਜਨ ਲਈ ਵਿਸ਼ੇਸ਼ ਸਾਧਨ ਹੁੰਦੀਆਂ ਹਨ, ਖੇਡਾਂ ਜਿੱਥੇ ਮਨੁੱਖ ਨੂੰ ਸਰੀਰ ਸਰੀਰਕ ਬਲ ਬਖਸ਼ਦੀਆਂ ਹਨ ਉੱਥੇ ਰੂਹ ਨੂੰ ਵੀ ਅਕਹਿ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਮਨੋਬਲ ਵਧਦਾ ਹੈ ਅਤੇ ਜੀਵਨ ਪ੍ਰਤੀ ਵਿਸ਼ਵਾਸ ਪਕੇਰਾ ਹੁੰਦਾ ਹੈ, ਇਸ ਤੋਂ ਇਲਾਵਾ ਜ਼ਿੰਦਗੀ ਦੀ ਦੌੜ ਵਿੱਚ ਹਰ ਪ੍ਰਕਾਰ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ

ਹਾਰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ

ਸਾਨੂੰ ਚਾਹੀਦਾ ਹੈ ਖੇਡਾਂ ਕੇਵਲ ਨੌਜਵਾਨਾਂ ਦੀ ਵਾਧੂ ਸਰੀਰਿਕ ਸ਼ਕਤੀ ਦਾ ਸਦਉਪਯੋਗ ਹੀ ਨਹੀਂ ਕਰਦੀਆਂ ਬਲਕਿ ਕਮਜ਼ੋਰ ਵਿਅਕਤੀਆਂ ਕਮਜ਼ੋਰ ਸਰੀਰਾਂ ਵਾਲਿਆਂ ਦੀ ਸਰੀਰਿਕ ਸ਼ਕਤੀ ਵਧਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਹਨ।

ਸਰੀਰਿਕ ਅਤੇ ਮਾਨਸਿਕ ਵਿਕਾਸ ਦੀ ਲੋੜ ਅਤੇ ਜੀਵਨ ਦੀਆਂ ਜ਼ਰੂਰਤਾਂ ਜ਼ਰੂਰੀ ਲੋੜਾਂ ਨੂੰ ਪੂਰਤੀ ਲਈ ਕੀਤੇ ਜਾਣ ਵਾਲੇ ਸਾਰੇ ਸਰਬ-ਕਾਜੀ ਅਤੇ ਸਰਬ-ਵਿਆਪੀ ਕਾਰਜ ਹਨ ਇਸ ਲਈ ਖੇਡਾਂ ਦੀ ਜੀਵਨ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਹੈ। ਲੋਕ-ਖੇਡਾਂ ਵੀ ਪੰਜਾਬੀ ਲੋਕਧਾਰਾ ਦੇ ਹੋਰਨਾਂ ਅੰਗਾਂ, ਲੋਕ-ਕਹਾਣੀਆਂ, ਲੋਕ-ਗੀਤਾਂ, ਬੁਝਾਰਤਾਂ ਅਤੇ ਅਖਾਣਾਂ ਵਿੱਚ ਪੰਜਾਬੀ ਸੰਸਕ੍ਰਿਤੀ, ਸੱਭਿਆਚਾਰ ਅਤੇ ਅਨਿੱਖੜਵਾਂ ਅੰਗ ਹਨ। ਲੋਕ-ਖੇਡਾਂ ਸੈਂਕੜਿਆਂ ਦੀ ਗਿਣਤੀ ਵਿੱਚ ਉਪਲਬਧ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਸੱ ਸੱਭਿਆਚਾਰ ਦੀ ਝਲਕ ਸਾਫ਼ ਦਿਸ ਆਉਂਦੀ ਹੈ ਪੰਜਾਬੀਆਂ ਦਾ ਸੁਭਾਅ, ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਿਕ ਕਦਰਾਂ-ਕੀਮਤਾਂ ਇਹਨਾਂ ਲੋਕ-ਖੇਡਾਂ ਵਿੱਚ ਓਤ-ਪੋਤ ਹਨ। ਖੇਡ-ਗੀਤਾਂ, ਕਾਰਜ-ਵਿਧੀ ਅਤੇ ਸਮਾਜ ਤੋਂ ਪਛਾਣੀਆਂ ਜਾਣ ਵਾਲੀਆਂ ਇਹਨਾਂ ਖੇਡਾਂ ਨੂੰ

ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿੱਚ, ਖੁੱਲ੍ਹਿਆਂ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ ਤੇ ਇਹ ਖੇਡੀਆਂ ਜਾਂਦੀਆਂ ਹਨ

ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ । ਬੁੱਢੀ ਮਾਈ, ਭੰਡਾ- ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ ਦੁੱਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਆਣਾ ਕਿਆਣਿਆ, ਸਮੁੰਦਰ ਤੇ ਮੱਛੀ, ਲੱਕੜ-ਕਾਠੀ ਖ਼ਾਨ- ਘੋੜੀ, ਅੰਨ੍ਹਾ ਝੋਟਾ,

ਦਾਈ ਦੇ ਸਥਾਨਿਕ ਤੌਰ ਤੇ ਵੱਖਰੇ-ਵੱਖਰੇ ਨਾਂ ਹਨ ਸਭ ਤੋਂ ਪਹਿਲਾਂ ਦਾਈ ਕੌਣ ਦੇਵੇ? ਇਸ ਦੇ ਲਈ ਪੁੱਗਣ ਦਾ ਨਿਯਮ ਇਹ ਹੈ, ਖੇਡਣ ਵਾਲੇ ਸਾਰੇ ਬੱਚੇ

ਇਹ ਛੰਦ ਉਚਾਰਦਾ ਹੈ ਈਂਗਣ-ਮੀਂਗਣ ਤਲੀ-ਤਲੀਂਗਣ ਕਾਲਾ ਪੀਲਾ ਡੱਕਰਾ ਗੁੜ ਖਾਵਾਂ ਵੇਲ ਵਧਾਵਾਂ , ਮੂਲੀ ਪੱਤਰਾ, ਪੁੱਤਰਾਂ ਵਾਲੇ ਘੋੜੇ ਆਏ ਹੱਥ ਕੁੜਾਤੀ ਪੈਰ, ਕੁੜਾਤੀ, ਨਿਕਲ ਬਾਲਿਆ ਬੱਲਿਆ ਤੇਰੀ ਵਾਰੀ ਆਈ ਐ। ਆਖ਼ਰੀ ਸ਼ਬਦ ਤੇ ਹੱਥ ਲੱਗਣ ਵਾਲਾ ਪੁੱਗ ਜਾਂਦਾ ਹੈ। ਇਹ ਵਾਰ ਇਸ ਤਰ੍ਹਾਂ ਵਾਰ- ਵਾਰ ਇਹ ਛੰਦ ਬੋਲਿਆ ਜਾਂਦਾ ਹੈ ਪੁੱਗਣ ਲਈ ਇੱਕ ਹੋਰ ਗੀਤ ਵੀ ਹੈ। ਜਿੰਨੇ ਬੱਚੇ ਖੇਡਣਾ ਚਾਹੁੰਣ ਉਹ ਆਪੋ-ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਇਕ ਦੂਜੇ ਬੱਚੇ ਦਾ ਹੱਥ ਫੜ ਕੇ ਅਤੇ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਆਪਣੇ-ਆਪਣੇ ਹੱਥ ਪੁੱਠੇ- ਸਿੱਧੇ ਰੱਖਦੇ ਹਨ। ਫ਼ਰਜ਼ ਕਰੋ, ਤਿੰਨ ਪੁੱਗਣਾ ਪੁੱਗਣ ਵਾਲੇ ਬੱਚੇ ਹਨ। ਜੇਕਰ ਤਿੰਨਾਂ ਵਿੱਚੋਂ ਦੇ

ਇਸ ਤਰ੍ਹਾਂ ਜਦੋਂ ਸਾਰੇ ਬੱਚੇ ਪੁੱਗ ਜਾਂਦੇ ਹਨ ਤਦ ਜਿਹੜਾ ਬੱਚਾ ਪਿੱਛੇ ਰਹਿ ਜਾਂਦਾ ਹੈ ਉਸ ਦੇ ਸਿਰ ਦਾਈ ਆ ਜਾਂਦੀ ਹੈ ਕਈ ਲੋਕ-ਖੇਡਾਂ ਜਿਵੇਂ ਕਬੱਡੀ, ਰੱਸਾ-ਕਸ਼ੀ, ਸੱਕਰ-ਭਿੱਜੀ, ਲੂਣ-ਮਿਆਣੀ, ਕੂਕਾਂ-ਕਾਂਗੜੇ ਤੇ ਟਿ ਟਿਬਲਾ-ਟਿਬਲੀ ਆਦਿ ਟੋਲੀਆਂ ਬਣਾ ਕੇ ਖੇਡਦੀਆਂ ਜਾਂਦੀਆਂ ਹਨ। ਪਰ ਕਈ ਵਾਰੀ

‘ਆੜੀ ਮੜਿੱਕਣਾ’ ਆਖਦੇ ਹਨ। ਜਿੰਨੇ ਬੱਚੇ ਖੇਡਣਾ ਚਾਹੁੰਦੇ ਹਨ, ਉਹ ਇੱਕ ਥਾਂ ਇਕੱਠੇ ਹੋ ਕੇ ਬੈਠ ਜਾਂਦੇ ਹਨ। ਉਹਨਾਂ ਵਿੱਚੋਂ ਦੋ ਜਣੇ ਇੱਕ- ਇੱਕ ਟੋਲੀ ਦਾ ਸੁੱਖ ਬਣ ਜਾਂਦੇ ਹਨ ਅਤੇ ਇੱਕ ਪਾਸੇ ਹੋ ਕੇ ਬੈਠ ਜਾਂਦੇ ਹਨ ਬਾਕੀ ਬੱਚਿਆਂ ਵਿੱਚੋਂ ਦੋ ਬੱਚੇ ਥੋੜ੍ਹੀ ਦੂਰ ਜਾਂਦੇ ਹਨ ਅਤੇ ਆਪਣੇ-ਆਪਣੇ ਫ਼ਰਜ਼ੀ ਨਾਂ ਰੱਖਦੇ ਹਨ ਫ਼ਰਜ਼ੀ ਨਾਂ ਵਾਲੇ ਬੱਚੇ ਗਲਵੱਕੜੀ ਪਾਈ ਆਉਂਦੇ ਹਨ ਅਤੇ ਟੋਲੀਆਂ ਦੇ ਮੁਖੀਆਂ ਨੂੰ ਪੁੱਛਦੇ ਹਨ ਫ਼ਰਜ਼ ਕਰੋ ਕਿ ਇੱਕ ਦਾ ਨਾਂ ਚਾਂਦੀ ਅਤੇ ਦੂਜੇ ਦਾ ਸੋਨਾ ਤਾਂ ਉਹ ਦੋਵੇਂ ਇਕੱਠੇ ਪੁੱਛਣਗੇ ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ ਇੱਕ ਟੋਲੀ ਦਾ ਸੁ ਮੁਖੀ ਚਾਂਦੀ ਮੰਗ ਲੈਂਦਾ ਹੈ ਅਤੇ ਦੂਜੀ ਚਾਂਦੀ ਬਣਿਆ ਬੱਚਾ ਟੋਲੀ ਦੇ ਵਿੱਚ ਟੋਲੀ ਵਿੱਚ ਆ ਬੈਠਦਾ ਅਤੇ ਦੂਜਾ ਸੋਨਾ ਦੂਜੀ ਟੋਲੀ ਦੇ ਮੁਖੀ ਕੋਲ ਚਲਿਆ ਜਾਂਦਾ। ਇਸ ਤਰ੍ਹਾਂ ਵਾਰੋ-ਵਾਰੀ ਚੋਣ ਕਰਦੇ ਹਨ। ਚੋਣ ਕਰਨ ਦੀ ਰੀਤੀ ਬੜੀ ਦਿਲਚਸਪ ਹੁੰਦੀ ਹੈ। ਅਤੇ ਹੁਣ ਲਈ ਮੈਂ ਤੁਹਾਡੇ ਤੋਂ ਮੁਆਫੀ ਚਾਹੁੰਦੀ ਹਾਂ ਧੰਨਵਾਦ ਹਾਂ ਜੀ ਸਤਿ ਸ੍ਰੀ ਅਕਾਲ ਨੈਨਸੀ ਕਿਵੇਂ ਓ ਮੈ ਵਧੀਆ ਜੀ ਤੁਸੀਂ ਦੱਸੋ ਜੀ ਕਿਵੇਂ ਓ ਵਧੀਆ ਜੀ ਵਧੀਆ ਹੋਰ ਕੀ ਕਰਦੇ ਪਏ ਓ ਮੈਨੂੰ ਨਾ ਗੁੱਸਾ ਆ ਰਿਹਾ ਕਿਸੇ ਨੂੰ ਗਾਲਾਂ ਕੱਢਣ ਨੂੰ ਦਿਲ ਕਰ ਰਿਹਾ ਚਲੋ ਹੋਰ ਸੁਣਾਉ ਨੈਨਸੀ whatsapp ਤੇ ਨਾ message ਕਰ ਰਿਹਾ

ਕੋਈ whatsapp ਤੇ message ਕਰ ਰਿਹਾ ਸੰਦੇਸ਼ ਭੇਜ ਰਿਹਾ but ਮੈਂ ਜਾਣਦੀ ਨੀ ਹੈਗੀ ਕੋਣ ਆ ਮੈਨੂੰ ਬੋਲਦਾ ਮੈ ਲਖਵਿੰਦਰ ਆ ਜੀ ਮੇਰੀ ਤੁਹਾਡੇ ਨਾਲ ਗੱਲ ਹੋਈ ਸੀਗੀ ਚਾਰ ਦਿਨ ਪਹਿਲਾਂ ਹਮ ਤੇ ਮੈਂ ਉਹਨੂੰ ਬੋਲਿਆ ਮੈਂ ਕਿਹਾ ਵੀਰੇ ਦੇਖ ਮੇਰਾ ਤਾਂ ਨੰਬਰ ਹੀਂ ਨੀ ਚੱਲਦਾ ਮੇਰੀ ਗੱਲ ਕਿਥੋਂ ਹੋਜੂਗੀ ਤੁਹਾਡੇ ਨਾਲ਼ ਹਮ ਨਹੀਂ ਨਹੀਂ ਇਹ ਕਿਸੇ ਹੋਰ ਨੇ call ਚੱਕੀ ਸੀ, ਉਹ ਅਮਨ ਆ ਮੇਰੀ ਅਮਨ ਨਾਲ ਗੱਲ ਹੋਈ ਸੀ, ਮੈਂ ਕਿਹਾ ਮੇਰੀ ਜਦ ਗੱਲ ਨੀ ਹੋਈ ਤੁਹਾਡੇ ਨਾਲ ਮੈਂ ਕਿਹਾ ਮੈਂ ਕਿਵੇ ਕਹਿਦੂਗੀ, ਨਾਮ ਲਖਵਿੰਦਰ ਦੱਸ ਰਿਹਾ ਆਪਣਾ

ਨਹੀਂ ਨਹੀਂ ਦੀਦੀ ਮੈਨੂੰ ਜਾਣਦਾ ਐ ਨਾ but ਇਹ ਨੀ ਪਤਾ ਵੀ ਕਿੱਥੋਂ ਮਿਲਿਆ ਉਹਨੂੰ ਨੰਬਰ ਹੋਰ ਕਿਆ ਫਿਰ ਅਮ ਮੈਂ ਕਿਹਾ ਵੀਰਾ ਵੀਰਾ ਕਹਿ ਕਹਿ ਮੇਰਾ ਮੂਹ ਥੱਕ ਗਿਆ ਹੁਣ ਤਾਂ ਭੈਣ ਬਣ ਕੇ ਦੱਸ ਦੇ ਕੋਨ ਹੈ ਤੂ ਹਮ ਉਹਨੇ ਇਹ ਬੋਲਿਆ, ਤੇ ਹੁਣ ਤਾਂ ਕੋਈ ਆਇਆ ਨੀ ਮੁੜ ਕੇ ਉਹਦਾ ਸੰਦੇਸ਼, ਬਾਕੀ ਦੇਖਦੇ ਆ

ਪੁਰਾਣਾ ਨੰਬਰ ਹੈ ਦੀਦੀ ਮੈਂ use ਨੀ ਕਰਦੀ, ਬਹੁਤ ਘੱਟ ਘੱਟ ਵਰਤਦੀ ਏਹ ਨੰਬਰ ਕਿਉਕਿ ਜਿੱਥੇ ਮੈਂ ਪਹਿਲਾਂ ਕੰਮ ਕਰਦੀ ਸੀ ਨਾ ਦਫ਼ਤਰ ਦੇ ਵਿੱਚ, ਉਥੇ ਗਾਹਕਾਂ ਨਾਲ ਗੱਲ ਹੁੰਦੀ ਸੀ ਏਹ ਨੰਬਰ ਤੇ ਹਾਂ ਏਹ ਮੈਂ, ਤਾਂ ਕਰਕੇ ਮੈਂ ਵਰਤਦੀ ਨੀ ਵੈਸੇ ਮੈਂ

ਹਾਂ ਰੋਟੀ ਖਾ ਲੀ ਹਾਂਜੀ ਓਰ ਪਾਣੀ ਦਾ ਟੈਂਕਰ ਲਵਾਲਿਆ pg ਦੇ ਵਿੱਚ ਨਹੀਂ ਹਜੇ ਕਿੱਥੇ ਯਾਰ, ਓਹੀ ਗੰਦਾ ਪਾਣੀ ਪੀਈ ਜਾਂਦੇ ਗੰਦਾ ਪਾਣੀ ਹਮ ਬੀਮਾਰ ਨਾ ਹੋ ਜੀਓ ਧਿਆਨ ਰੱਖੋ ਬਿਮਾਰ ਤਾਂ ਹੁੰਦੇ ਈ ਆ ਹੁਣ ਗਲਾ ਦਰਦ ਹੋਇਆ ਕਰਦਾ ਏਨਾਂ ਜਿਆਦਾ ਠੰਡਾ ਪਾਣੀ ਪੀ ਪੀ ਕੇ ਪਤਾ ਵਾਲਾ ਠੰਡਾ ਪਾਣੀ ਵੀ ਨਾ ਪਿਆ ਕਰੋ ਵਾਲਾਂ ਠੰਡਾ ਪਾਣੀ, ਮੈਂ ਕਿਹਾ ਵਾਲਾਂ ਠੰਡਾ ਪਾਣੀ ਵੀ ਨਾ ਪੀਓ ਹਮ ਹਾਂ ਹੋਰ ਦੱਸੋ ਮਾਤਾ ਜੀ ਠੀਕ ਹੈ ਕਰੋ ਪਿਤਾ ਜੀ ਭੈਣ ਜੀ ਬਸ ਵਧੀਆ ਅਮ ਵਧੀਆ ਹਮ ਗਰਮੀ ਲੱਗ ਰਹੀ ਐ ਕਿੱਦਾਂ ਜੀ ਮੈਂ ਕਿਹਾ ਅੱਜ ਐਤਵਾਰ ਤਾ ਪੂਰਾ ਦਿਨ ਘਰ ਈ ਰਹੇ ਹੋਣੇ ਪੂਰਾ ਦਿਨ ਘਰੇ ਘਰੇ ਕਰ, ਭਾਂਡੇ ਚੱਕ ਲਏ, ਕਦੇ ਝਾੜੂ ਪੋਚਾ ਲਾ ਲਿਆ, ਸਫਾਈਆਂ ਕੀਤੀਆਂ ਜਾਲੇ ਲਾਏ ਬਹੁਤ ਹਮ ਖੇਤਾਂ ਚ ਘਰ ਹੋਣ ਕਰ ਕੇ ਤੂੜੀ ਤਾੜੀ ਦਾ ਪੈਂਦਾ ਹੁਣਾ ਨਾ ਓਹ ਹਾਂ ਜਾਲੇ ਲੱਗ ਜਾਂਦੇ, ਹਰ ਮਤਲਬ ਪੰਦਰੀਂ ਦਿਨੀਂ ਬਾਅਦ ਜਾਲੇ ਲੱਗਦੇ ਨੇ ਕਮਰੇ ਦੇ ਵਿਚ

ਕੁਝ ਨੀ ਹੋਇਆ ਦਫ਼ਤਰ ਚ ਖਾਲੀ ਐ ਮੇਰਾ ਤਾਂ ਦਿਲ ਕਰਦਾ ਛੱਡ ਦੇਵਾ ਕਿਤੇ ਵਧੀਆ ਜਗਾ ਤੇ ਦੇਖਲੋ, ਤਿਆਰੀ ਕਰਕੇ ਕਿਰਨ ਸੋਚ ਤਾਂ ਰਹੀ ਮੈਂ ਵੀ ਮੇਰੀ ਭੈਣ ਬੋਲਦੀ ਮੈਂ ਪੰਜਾਬ ਪੁਲਸ ਦੀ ਤਿਆਰੀ ਕਰਨੀ ਆ ਤੇ ਵੜੀ ਵਾਲੀ ਤੇ ਏਡੀ book ਰੱਖ ਲਈ ਉਹਨੇ ਪੜਨ ਲਈ, ਪੜ੍ਹਦੀ ਹੈ ਨੀ, ਕਹਿੰਦੀ ਚਾਰ abcd ਆਉਂਦੀ ਹੁੰਦੀ ਐ ਨਾ ਚਾਰ ਤੇ ਕਹਿੰਦੀ ਅੱਕੜ ਬੱਕੜ ਬਂਬੇ ਕਰਕੇ ਇੱਕ ਤੇ ਕਰ ਦੇਣਾ click

ਅੱਛਾ ਅਮ ਇਹਨਾਂ ਦੀ ਉਮਰ ਕਿੰਨੀ ਐ ਏਹ ਛੱਬੀ ਸਾਲਾਂ ਦੀ ਐ ਛਿਆਨਵੇ ਦੇ ਨਾ ਏਹ ਹਾਂਜੀ ਹਾਂਜੀ ਛਿਅ ਉਨੀ ਸੋ ਛਿਆਨਵੇ ਦੇ ਆ

ਹੁਣ ਏਨਾਂ ਮੈਂਨੂੰ ਵੀ ਨੀ ਪਤਾ ਹੈਗਾ ਪਤਾ ਨੀ ਸ਼ਾਇਦ ਅਕਤੂਬਰ ਹਮ ਆ ਮੇਰੇ ਭਰਾ ਤੋਂ ਕੁਛ ਮਹੀਨੇ ਛੋਟੇ ਐ ਹਮ ਅਕਤੂਬਰ ਮਹੀਨੇ ਦਾ ਛੱਬੀ ਸਾਲਾਂ ਦੀ ਐ, ਸਤਾਈ ਵਾ ਲੱਗਜੂਗਾ ਇਸ ਵਾਰ ਮਤਲਬ ਮੇਰਾ ਭਰਾ ਵੀ ਛੱਬੀ ਸਾਲਾ ਦਾ ਐ

ਅਠਾਈਵਾਂ ਲੱਗੂਗਾ ਆਪਾਂ ਨੂੰ ਕਿੰਨਵਾ ਲੱਗੂਗਾ ਆਪਾਂ ਨੂੰ ਪੱਚੀ ਵਾ ਪੂਰਾ ਹੋ ਜਾਣਾ ਹੁਣ ਤਾਂ ਸ਼ਰਮ ਆਉਂਦੀ ਐ ਵਿਆਹ ਦੀ ਉਮਰ ਹੋ ਰਹੀ ਆ ਮੈਨੂੰ ਆਪ ਤੇ ਯਰ ਸ਼ਰਮ ਆਉਂਦੀ ਹੁਣ ਤਾਂ, ਹੁਣ ਜਿਆਦਾ ਆਉਣ ਲੱਗੀ ਮੈਨੂੰ

ਮੈਨੂੰ ਤਾਂ ਨੀ ਪਾਉਣਾ ਮੈਨੂੰ ਏਨਾਂ ਯਕੀਨ ਐ

ਮੈਂ ਕਰਵਾਊ ਵਿਆਹ ਹੋਰ ਕਿਆ, ਮੈਨੂੰ ਬਹੁਤ ਔਖਾ ਲਗਦਾ, ਵਿਆਹ ਕਰਾਉਣਾ ਵਿਆਹ ਕਰਾਉਣਾ ਸੋਖਾ but ਉਥੇ ਜਾ ਕੇ ਰਹਿਣਾ ਉਹਦੇ ਨਾਲ ਬਹੁਤ ਔਖਾ ਹਮ ਦੇਖਲਾ ਜੇ ਕੋਈ ਵਧੀਆ ਮਿਲਦਾ ਠੀਕ ਐ ਕੋਈ ਨੀ ਦੀਦੀ ਮੈਨੂੰ ਨਾ ਬੰਦਾ ਪਰਖਣਾ ਨੀ ਆਉਂਦਾ ਮੇਰੀ ਨਿਗਾ ਚ ਤਾਂ ਕੋਈ ਮੁੰਡਾ ਨੀ ਹੈਗਾ ਕੋਈ ਵੀ ਨੀ ਘਰਦਿਆ ਨੂੰ ਕਹਿ ਦੋ ਕੋਈ ਵਧੀਆ ਜਿਹਾ ਦੇਖਲੋ ਜਿਵੇਂ ਘਰ ਦੇ ਆਪ ਨੇ ਉਦਾ ਦਾ ਮੁੰਡਾ ਲੱਭ ਦੇ ਦੇਣਗੇ ਇਹ ਪੇਂਡੂ ਲੱਭ ਕੇ ਦਿੰਦੇ ਦੀਦੀ ਪੇਂਡੂ ਲਭਣਾ

ਉਹ ਯਾਰ ਵਧੀਆ ਜ਼ਿੰਦਗੀ ਜੀਊਣੀ ਵਧੀਆ ਉਹ ਤਾਂ ਕਿਵੇ ਦੀ ਜੱਟ ਐ ਦੀ